ਵਾਗਾ ਬੋਰਡਰ ਲੈ ਕੇ ਜਾਵਾਂਗੇ, ਉਥੇ ਅਅ ਪਾਕਿਸਤਾਨ 'ਤੇ ਭਾਰਤ ਦੀ ਜਿਹੜੀ ਹੈ ਇਕ ਹੱਦ ਹੈ. ਉਥੇ ਅਅ ਪਾਕਿਸਤਾਨ ਤੇ ਭਾਰਤ ਵੱਲੋਂ ਆਪਣੇ-ਆਪਣੇ ਜਿਹੜੇ.

sir, ਜਿਹੜਾ ਆਪਣੇ hotel ਦਾ view ਹੈ ਉਹ ਅਅ ਮੈਨੂੰ Golden temple ਦੇ ਬਿਲਕੁਲ ਨੇੜੇ ਚਾਹਿਦਾ ਹੈ ਜੀ. ਉਹ ਕਿੱਦਾਂ ਦਾ sir ਆਪਣਾ? ਹਾਂਜੀ sir, ਅਅ ਜਿਹੜਾ ਸਾਡਾ hotel ਹੈ ਨਾ, ਉਹ ਹਰਿਮੰਦਰ ਸਾਹਿਬ ਦੇ ਬਿਲਕੁਲ ਨੇੜੇ ਹੈ. ਉਥੋਂ ਤਾਂ ਮਤਲਬ ਅਅ ਤੁਹਾਡਾ flat ਹੈ ਜਿਹੜਾ ਉਹ ਤੁਹਾਡਾ ਕਮਰਾ ਉਹ ਬਿਲਕੁਲ ਜਿਥੋਂ ਤੁਹਾਨੂੰ ਹਰਿਮੰਦਰ ਸਾਹਿਬ ਦਾ view ਹੈ, ਉਹ ਮਤਲਬ.

ok sir. sir ਮੈਂ specially ਆਪਣੇ ਦੋਸਤ ਤੋਂ ਕੋਈ ਸਲਾਹ ਲਿੱਤੀ ਸੀ. ਉਹ ਕਹਿੰਦਾ ਸੀ ਕਿ ਇਥੇ ਕੋਈ ਸਾਡਾ ਪਿੰਡ ਕਰਕੇ ਕੋਈ location ਹੈ. ਤੁਸੀਂ ਮੈਨੂੰ ਉਸ ਬਾਰੇ ਦਸ ਸਕਦੇ ਜੀ ਕੁਝ? ਜੇ ਤੁਹਾਨੂੰ ਕੁਝ knowledge ਹੋਵੇ ਉਸ ਬਾਰੇ. ਹਾਂਜੀ sir, ਅਅ ਜਿਹੜਾ ਸਾਡਾ ਪਿੰਡ ਨਾਮ ਦੀ ਇਕ ਜਗ੍ਹਾ ਨ ? ਉਹ ਅਅ ਜਿਹੜੀ main ਤੇ NRI ਬਣਾਈ ਹੋਈ ਹੈ. ਉਥੇ ਜਿਹੜੇ NRI ਆਉਂਦੇ ਨੇ ਉਨ੍ਹਾਂ ਨੂੰ ਦੇਖਣ ਜਾਂਦੇ ਨੇ ਜਿਆਦਾ ਤਰ. ਕਿਉਂਕਿ ਉਥੇ ਪੰਜਾਬ ਦਾ ਜਿਹੜਾ ਪੂਰਾ culture ਹੈ, ਪੰਜਾਬ ਦਾ ਖਾਨਾ, ਪੰਜਾਬ ਦਾ ਪਹਿਰਾਵਾ 'ਤੇ ਪੰਜਾਬ ਦੇ ਗਹਿਣੇ-ਵਗੈਰਾ. ਉਹ ਸਾਰਾ ਉਥੇ ਅਅ ਅਅ ਮਤਲਬ ਦਿਖਾਇਆ ਜਾਂਦਾ ਉਨ੍ਹਾਂ ਨੂੰ 'ਤੇ ਉਨ੍ਹਾਂ ਬਾਰੇ ਸਮਝਾਇਆ ਜਾਂਦਾ. ਏਏ ਇਹ ਕਿਹੜੀ ਚੀਜ਼ ਕਿੱਦਾਂ ਪਾਈ ਜਾਂਦੀ ਹੈ. ਇਤਿਹਾਸ ਹੈ, ਉਸਦੇ ਬਾਰੇ 'ਚ ਸਾਰਾ ਦੱਸਿਆ ਜਾਂਦਾ, 'ਤੇ ਉਥੇ ਪੰਜਾਬ ਦੇ ਜਿਹੜੇ ਮਸ਼ਹੂਰ ਖਾਣੇ ਨੇ, ਉਹ ਵੀ ਉਥੇ available ਹੁੰਦੇ ਨੇ sir. ok sir, sir ਮੈਂ ਇਕ ਹੋਰ ਤੁਹਾਡੀ ਮਮ ਸਹਾਇਤਾ ਚਾਵਾਂਗਾ ਕਿ ਤੁਸੀਂ ਮੈਨੂੰ ਇਕ free guide ਅਅ ਮਤਲਬ ਕਿ guide ਦੇ ਸਕਦੇ ਹੋ? ਕੋਈ ਵੀ. ਕਿ-ਕਿ ਨੇ ਏਥੋਂ ਦੇ ਜਿਹੜੇ ਨੇੜੇ-ਨੇੜੇ location ਨੇ ਉਸ ਬਾਰੇ ਦਸ ਸਕੇ ਜੀ. ਕਿਉਂਕਿ ਮੈਨੂੰ India ਦੇ ਬਾਰੇ ਕੋਈ ਵੀ location ਇਸ ਤਰ੍ਹਾਂ ਦੀ ਨਹੀਂ ਪਤਾ ਕਿ, ਕਿਉਂਕਿ ਮੈਂ first time ਇਥੇ visit ਕਰ ਰਿਹਾ ਹਾਂ ਤਾਂ ਕਰਕੇ guide ਚਾਹਿਦਾ ਸੀ ਹਾਂਜੀ sir, ਜਦੋਂ ਤੁਸੀਂ ਹਰਿਮੰਦਰ ਸਾਹਿਬ ਤੋਂ ਅਲਾਵਾ hill area ਜਾਣ honeymoon package ਚਲ ਰਹੇ ਸੀ. 'ਤੇ ਉਸਦੇ ਵਿਚ ਅਸੀਂ ਤੁਹਾਨੂੰ hill area ਦਾ ਮਤਲਬ ਜਿੱਦਾਂ ਅਅ ਸਾਡੀ ਜਿਹੜੀ main branch ਹੈ hotel ਦੀ, ਉਹ Shimla ਹੈ. Shimla ਦੇ ਵਿਚ ਜਿਹੜਾ ਸਾਡਾ hotel ਹੈ. ਉਦੇ ਜਿਹੜੇ ਆਲੇ-ਦੁਆਲੇ ਹੈ ਕੁਦਰਤ ਦਾ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਕਿਉਂਕਿ ਉਧਰ ਸਾਹਮਣੇ ਹੈ ਜਿਹੜਾ ਇਕ ਅਅ waterfall ਹੈ. 'ਤੇ ਉਸਦੀ backside ਨਦੀ ਵਗਦੀ ਹੈ 'ਤੇ ਆਲੇ-ਦੁਆਲੇ ਵਧੀਆ ਤਰ੍ਹਾਂ ਦੇ ਜਿਹੜੇ ਅਅ ਪਹਾੜ ਨੇ, 'ਤੇ ਉਥੇ ਦੇਖਣ ਲਈ ਬਹੁਤ ਸਸ ਸੁੰਦਰ ਹੈ ਤੇ ਮੈਂ ਤੁਹਾਨੂੰ ਉਸਦੇ ਬਾਰੇ explain ਕਰਨਾ Shimla ਦੇ ਲਈ, ਉਥੇ ਘੁਮੰਣ ਦੇ ਲਈ ਬਹੁਤ ਵਧੀਆ ਜਗ੍ਹਾ, ਜਿੱਦਾਂ ਅਅ mall road ਹੋ ਗਿਆ, ਉਥੇ church ਹੋ ਗਈ, ਘੰਟਾ-ਘਰ ਹੋ ਗਿਆ sir, ਤੇ ਉਥੇ ਜਾਖੋ ਮੰਦਰ, ਤਾਰਾ ਦੇਵੀ ਮੰਦਰ ਅਤੇ ਉਹ, ਉਥੇ ਬਹੁਤ ਅਲਗ-ਅਲਗ ਘੁਮੰਣ ਦੇ ਲਈ. ok sir, sir ਮੈਂ ਇਕ ਇਹ ਗੱਲ ਪੁਛਣਾ ਚਾਵਾਂਗਾ ਅਅ sorry ਇਹ ਗੱਲ ਮੈਂ ਪੁਛ ਰਿਹਾ ਹਾਂ ਕਿ ਆਪਣੀਆਂ ਕਿੰਨੀਆਂ ਕਿ branches ਹੋਣ ਗਿਆਂ ਲਗ-ਭਗ all India ;ਚ ਜੀ. sir, ਅਅ all India ਲਗ-ਭਗ ਅਅ ਪੰਜਾਹ ਕੁ ਬਰਾਂਚਾਂ ਨੇ sir. ok sir. 'ਤੇ ਆਪਣੇ hill side area ਕਿੰਨੀਆਂ ਕੁ branches ਹੋਣ ਗਿਆਂ ਜੀ? ਸੱਤ ਤੋਂ ਦਸ, ਅਅ north side. ok sir. sir ਆਪਣੀ famous branch Shimla ਵਾਲੀ ਹੈ ਨ ਜੀ ਬਸ?

ok sir. sir, ਮੈਨੂੰ waterfall ਵੇਖਣ ਦਾ ਨਾ ਮਮ ਮਤਲਬ ਬੜਾ ਚਾਅ ਹੈ. ਮੈਂ ਬਹੁਤ ਉਹਨੂੰ ਪਸੰਦ ਕਰਦਾ ਦੇਖਣਾ, 'ਤੇ ਤੁਸੀਂ ਮੈਨੂੰ ਉਥੇ ਜਿਹੜਾ Shimla ਦੀ ਮੈਨੂੰ ਤੁਸੀਂ ride ਦਵਾ ਸਕਦੇ ਹੋ ਜੀ? ਕਿਸ ਤਰ੍ਹਾਂ ਜੀ? ਅਸੀਂ ਤੁਹਾਨੂੰ ਉਥੇ ਘੁਮੰਣ ਦੇ ਲਈ specially ਤੌਰ 'ਤੇ ਜਿਹੜੀ ਉਥੇ ਪਹਾੜੀਆਂ ਦੇ ਵਿਚ ਚਲਣ ਵਾਲੀ ਗੱਡੀ ਹੈ, ਉਹ provide ਕਰਾਂਗੇ ਪਰੰਤੂ ਉਸਦੇ ਜਿਹੜੇ charges ਹੋਣਗੇ ਉਹ ਤੁਹਾਨੂੰ ਅਲਗ ਤੋਂ ਦੇਣੇ ਪੈਣਗੇ. ok sir, sir 'ਤੇ ਤਤ ਜਿਹੜੇ ਉਥੇ ਮੈਂ specially ਸੁਣਿਆ ਕਿ ਉਥੇ landslides ਹੁੰਦੀਆਂ ਨੇ 'ਤੇ ਤੁਸੀਂ ਮੈਨੂੰ insurance ਦਵਾ ਸਕਦੇ ਹੋ ਜੀ? ਹਾਂਜੀ sir, ਜਿਹੜਾ ਸਾਡੇ hotel ਦੇ ਵਿਚ ਰਹਿਣ ਦਾ, ਦੇ time ਤੋਂ ਲੈ ਕੇ ਤੁਹਾਡਾ ਉਥੇ ਘੁਮੰਣ ਤੱਕ ਦਾ ਸਾਰਾ ਹੀ insurance ਹੈ ਜਿਹੜਾ ਉਹ ਸਾਡੇ hotel ਵਲੋਂ ਹੋਵੇਗਾ ਜਿੰਨਾ ਚਿਰ ਸਾਡਾ ਜਾਂ ਜਿਹੜੇ ਸਾਡੇ ਅਅ worker ਨੇ ਉਹ ਆਪਦੇ ਨਾਲ ਹੋਣਗੇ 'ਤੇ ਉਨ੍ਹਾਂ ਦੀ ਨਿਗਰਾਨੀ ਦੇ ਵਿਚ ਘੁਮਾਇਆ ਜਾਵੇਗਾ. ok sir. ਉਥੇ ਤੁਸੀਂ ਮੈਨੂੰ sir ਜਿਹੜੀ cars provide ਕਰੋਗੇ ਉਹ ਕਿਸ ਤਰ੍ਹਾਂ ਦੀਆਂ cars ਹੋਣ ਗਿਆਂ aix you vee cars ਹੋਣ ਗਿਆਂ ਜੀ, four by four cars ਹੋਣ ਗਿਆਂ ਜਾਂ luxury cars ਹੋਣ ਗਿਆਂ ਜੀ? ਅਅ ਨਹੀਂ sir, ਅਅ four by four ਹੋਣ ਗਿਆਂ ਕਿਉਂਕਿ ਉਹ ਜਿਹੜਾ ਅਅ ਪਹਾੜੀ area ਦੇ ਵਿਚ ਨਾ ਚਲਣ ਦੇ ਵਿਚ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਊਗੀ. ਉਹ ਵਧੀਆ ਤਰੀਕੇ ਨਾਲ drive ਕਰ . ok sir. sir ਉਥੇ ਮੈਂ ਸੁਣਿਆ most of the time snow ਹੀ ਪੈਂਦੀ ਹੈ Canada ਵਾਂਗ ਹੀ. ਹਾਂਜੀ sir. ਜਿਆਦਾ ਤਰ ਜਦੋਂ ਤੁਸੀਂ ਮਤਲਬ ਹੁਣ ਦੇ time ਆਓਗੇ ਨਾ, ਤਾਂ ਉਥੇ ਅਅ ਅਅ ਸਸ ਸਰਦੀ ਦਾ ਮੌਸਮ ਹੋਣ ਕਰਕੇ ਜਿਆਦਾ ਬਬ ਜਿਆਦਾ time ਉਹ ਬਰਫਾਂ ਨਾਲ ਢਕਿਆ ਰਹਿੰਦਾ ਹੈ 'ਤੇ ਤੁਹਾਨੂੰ ਜਿਹੜੀਆਂ ਉਥੇ ਅਅ car ਦਿੱਤੀ ਜਾਉਗੀ, ਉਹ ਬਰਫ ਅਅ ਬਰਫ ਦੇ ਵਿਚ ਚੱਲਣ ਵਾਲੀ ਦਿੱਤੀ ਜਾਉਗੀ. ok sir, ਤੁਹਾਡੇ ਕਹਿਣ ਦਾ ਭਾਵ ਹੈ ਕਿ ਮੈਂ winterproofs ਲੈ ਕੇ ਆਵਾਂ ਕਿ ਇਥੇ ਠੰਡ ਹੁੰਦੀ ਹੈ ਜੀ.

'ਤੇ sir, ਇਥੇ ਜਿਹੜੇ ਅਅ Shimla 'ਚ ਤੁਸੀਂ ਗੱਲ ਕਰ ਰਹੇ ਹੋ hotel ਬਾਰੇ ਇਹ sir ਇਥੇ ਆਪਣੀਆਂ ਜਿਹੜੀਆਂ famous ਅਅ religious temple ਨੇ ਉਹ ਕਿਹੜੇ-ਕਿਹੜੇ ਨੇ, ਮੈਨੂੰ ਇਸ ਬਾਰੇ ਕੋਈ knowledge ਨਹੀਂ ਹੈ ਜੀ. ਤੁਸੀਂ ਦਸ ਸਕਦੇ ਹੋ ਜੀ?

'ਤੇ ਆਪਣੇ church ਅਅ ਅਅ ਵਵ Christan ਧਰਮ ਦੀ. ok sir. sir, ਮੈਂ ਸੁਣਿਆ ਇਥੇ wild animals ਵੀ ਬਹੁਤ ਹੁੰਦੇ ਨੇ ਜਿਸ ਤਰ੍ਹਾਂ ਕਿ monkeys ਜੋਕਿ ਅਅ ਚੀਜ਼ਾਂ ਖੋਹ ਕੇ ਭਜਦੇ ਨੇ. ਉਹ ਵੀ ਗੱਲ ਸੱਚੀ ਹੈ ਕਿ ਝੂਠ ਹੈ ਜੀ? ਹੈ. ਉਹ ਤੇ ਜਾਖੋ ਮੰਦਰ side ਹੈ ਉਥੇ monkey ਵਗੈਰਾ ਦਾ 'ਤੇ ਆਪਣੇ Chimpanzee ਉਥੇ

ok sir. sir, ਜਿਹੜਾ ਨਾ ਮੈਂ ਇਕ specially ਇਹ ਗੱਲ ਪੁਛਣਾ ਚਾਹੁੰਦਾ ਸੀ, ਮੈਂ ਇਹ ਗੱਲ ਪਹਿਲਾਂ ਵੀ ਪੁਛਣਾ ਭੁੱਲ ਗਿਆ ਕਿ ਜਿਹੜਾ ਆਪਣਾ ਅੰਮ੍ਰਿਤਸਰ 'ਤੇ Shimla 'ਚ hotel ਹੈ ਇਥੇ ਆਪਾਂ ਨੂੰ ਜਿਹੜੇ ਸਮਾਨ ਦੀ security ਹੈ ਉਹ ਦਿੱਤੀ ਜਾਉਗੀ? locker type ਜੀ. ਹਾਂਜੀ sir. ਤੁਹਾਨੂੰ ਜਿਹੜੀ ਮਤਲਬ security ਤੌਰ 'ਤੇ ਪੂਰੀ facility ਦਿੱਤੀ ਜਾਉਗੀ. ਤੁਹਾਡਾ ਜਿਹੜਾ ਸਮਾਨ ਹੈ ਉਹ locker ਦੇ ਵਿਚ ਰੱਖਿਆ ਜਾਉਗਾ, 'ਤੇ ਉਹ locker ਦੀਆਂ ਜਿਹੜੀਆਂ ਚਾਬੀਆਂ ਹੋਣ ਗਿਆਂ ਉਹ . ok sir. ok. sir, ਜਿਸ ਤਰ੍ਹਾਂ ਕਿ ਤੁਸੀਂ ਦੱਸ ਰਹੇ ਸੀ ਕਿ ਇਥੇ Shimla 'ਚ ਬਰਫ ਪੈਂਦੀ ਹੈ most of the time. ਤੁਸੀਂ ਮੈਨੂੰ ਇਥੇ ਗਰਮ ਪਾਣੀ ਦੀ availability ਕਰਕੇ ਦੇ ਸਕਦੇ ਹੋ ਕਿਉਂਕਿ ਜੇ ਮੈਂ ਠੰਡੇ ਪਾਣੀ ਨਾਲ ਅਅ ਅਅ bath ਕਰਦਾ ਤੇ ਮੈਨੂੰ sir fever ਹੋ ਜਾਂਦਾ ਹੈ. ਕਰ ਸਕਦੇ ਹੋ sir warm water ਦਾ arrangement ਜੀ? ਤੁਹਾਡੇ room ਦੇ ਵਿਚ ਅਲਗ ਤੋਂ ਜਿਹੜਾ ਗਰਮ ਪਾਣੀ ਦਾ ਪ੍ਰਬੰਧ ਹੋਵੇਗਾ sir. ok sir. ok. sir, ਇਥੇ ਇਕ games ਖੇਡਣ ਵਾਸਤੇ ਜਗ੍ਹਾ ਹੋਵੇਗੀ ਕਿਉਂਕਿ ਮੇਰੀ wife ਨੂੰ, ਕਿਉਂਕਿ ਮੈਂ wife ਦਰਅਸਲ 'ਚ ਮੇਰੀ city 'ਚੋਂ ਆਈ ਹੈ, ਜਿਵੇਂ ਕਿ Australia 'ਚੋਂ ਆਈ ਹੈ, ਮਤਲਬ ਸਾਡੀ love marriage ਹੋਈ ਹੈ ਕੇਕੇ ਉਹ ਮੈਂ Canada ਰਹਿੰਦਾ ਸੀ ਉਹ Australia. 'ਤੇ ਉਹ. ਕਹਿੰਦੀ ਕਿ ਮੈਂ ਬਰਫ 'ਚ ਖੇਡਣਾ ਚਾਹੁੰਦੀ ਹਾਂ. ਕੁਝ ਹੋਰ ਚੀਜ਼ਾਂ, snow 'ਚ ਖੇਡਣਾ ਚਾਹੁੰਦੀ ਹੈ. ਉਥੇ snow games ਹੁੰਦੀਆਂ ਨੇ, skating ਵਗੈਰਾ ਕੁਝ ਵੀ?

ਇਕ ਤਾਂ ਇਕ ਤਾਂ ਸਾਡੇ hotel ਵਲੋਂ ਅਤੇ ਇਕ ਅਲਗ ਤੋਂ ground ਵੀ ਹੈ sir ਅਅ ਓਹਦੇ ਲਈ skating ਲਈ. ok sir. sir 'ਤੇ ਇਥੇ ਜਿਹੜਾ ਅਅ ਕੀ ਕਹਿੰਦੇ ਨੇ ਜਿਹੜਾ weather ਹੁੰਦਾ ਉਹ ਖਰਾਬ ਹੀ ਰਹਿੰਦਾ ਕਿ ਕਦੇ-ਕਦੇ ਠੀਕ ਹੁੰਦਾ. ਇਥੇ ਕਦੇ-ਕਦੇ ਧੁੱਪ ਨਿਕਲਦੀ ਹੈ ਜੀ? ਹਾਂਜੀ sir, ਅਅ normally ਇੱਦਾਂ ਹੀ ਚਲਦਾ. ਅਅ ਸਸ ਅਅ normally ਜਿਆਦਾ ਤਰ ਠੰਡ ਹੁੰਦੀ ਹੈ 'ਤੇ ਦਿਨ ਦੇ time ਧੁਪ ਹੋਣ ਕਰਕੇ ਸਹੀ ਜੋ ਜਾਂਦਾ . ok ok. 'ਤੇ sir ਤੁਸੀਂ ਮੈਨੂੰ ਇਹ ਦੱਸ ਸਕਦੇ ਹੋ ਇਸਦਾ ਲਗ-ਭਗ ਖਰਚਾ ਕਿੰਨਾ ਕੁ ਹੋਵੇਗਾ ਜੀ? sir, ਜੇ ਤਾਂ ਤੁਸੀਂ ਸਾਡਾ ਕੱਲਾ ਅੰਮ੍ਰਿਤਸਰ ਦਾ hotel ਲਵੋਗੇ, ਉਹਦੇ ਲਈ ਤਾਂ ਤੁਹਾਨੂੰ ਅਅ ਅਅ ਪੰਜਾਹ ਤੋਂ ਸੱਠ ਹਜ਼ਾਰ ਰੁਪਇਆ ਖਰਚਾ ਹੋਵੇਗਾ. ਤੁਸੀਂ ਅੱਗੇ ਵੀ ਸਾਡਾ hotel ਬੁਕ ਕਰਦੇ ਹੋ.ਅਅ ਅਤੇ . 'ਤੇ ਤੁਹਾਨੂੰ ਇਹਦੇ ਵਿਚ ਅਸੀਂ ਅਅ ਵੀਹ ਤੋਂ ਤੀਹ percent discount ਦਵਾਂਗੇ sir. ok sir. ok. sir ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਹੈ. thank you ਤੁਸੀਂ ਮੈਨੂੰ family ਵਾਂਗ treat ਕੀਤਾ. ਹਾਂਜੀ. ਅਅ ਮੈਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ. ਧੰਨਵਾਦ sir.

hello. ਹਾਂਜੀ ਸਿਮਰਨ ਕੀ ਹਾਲ ਹੈ?

ਹੋਰ ਕੀ ਕਰਦੇ ਹੋ? ਬਸ ਕੰਮ-ਕਾਰ 'ਚ busy. ਅੱਛਾ-ਅੱਛਾ. ਹੋਰ. ਫੋਨ ਕਿਹ ਰਹੇ ਸੀ, ਨਵਾਂ ਲੈਣ ਨੂੰ. ਅਅ ਲੈ ਲਿਆ ਸੀ ਤੁਸੀਂ? ਨਹੀਂ. ਹਜੇ ਸੋਚ ਰਿਆ ਕਿਹੜਾ ਲਵਾਂ. ਅੱਛਾ, ਕਿਹੜਾ ਵੈਸੇ ਕੀ decide ਕਰਿਆ? ਦੋ-ਤਿੰਨ companies decide ਕਰਿਆਂ, ਹੁਣ confuse ਆਂ ਕਿਹੜਾ ਲਵਾਂ. ਤੁਸੀਂ ਦੁਸੋ. companies ਅਅ ਕਿੰਨੇ ਕ ਤੁਸੀਂ ਪੈਸੇ ਲਾਣੇ ਹੈ? ਪੰਦਰਾ ਤੋ ਵੀਹ ਹਜ਼ਾਰ. ਠੀਕ ਹੈ. 'ਤੇ ਇਹਦੇ 'ਚ. ਚਾਰ-ਪੰਜ ਕੰਪਨੀਆਂ ਹੈ ਗਿਆ ਆਪਣੇ ਕੋਲ ਵਧੀਆ-ਵਧੀਆ best ਜਿਹੜੀ . ਕਿਹੜੀ, ਕੁੱਝ ਦੱਸੋ. ਅਅ ਜਿਵੇਂ ਕਿ samsumg, redmi.

'ਤੇ ਜੇ local ਚਾਹੀਦਾ ਆਪਣੇ, vivo ਹੋ ਗਿਆ, oppo ਹੋ ਗਿਆ. ਇਹ try ਕਰ ਸਕਦੇ ਹੋ.

ਹਾਂਜੀ ਹਾਂ. real me ਵੀ ਵਧੀਆ ਹੈ. ਬਹੁਤ ਹਾਂ ਹੁਣੇ launch ਹੋਇਆ, latest ਹੀ ਹੈ. ਵਧੀਆ ਓਹ ਵੀ ਚੌਦਾਂ.

ਹਾਂਜੀ. ਹੋਰ ਕੋਈ option? ਹੋਰ samsumg ਦਾ ਹੈਗਾ ਏਫ਼ ਤੇਈ. ok. ਇਹਦਾ camera ਵਗੈਰਾ ਕੀ ਹੈ?

ok, ok. ਇਹਦੀ EMI ਵਗੈਰਾ ਹੋ ਜਾਵੇਗੀ?

ਤੁਹਾਡੇ ਕੋਲ ਅਅ ਜੇ credit card ਹੈ ਤਾਂ ਓਸ ਤੇ ਵੀ ਹੋ ਜਾਂਦੀ ਹੈ bajaj card ਤੇ ਵੀ ਮਿਲ ਜਾਂਦੀ ਹੈ. credit card ਤਾਂ ਹੈ ਫਿਰ. ਅੱਛਾ ਹੋ ਜਾਵੇਗੀ, ਕੋਈ ਨਹੀਂ. ਹੋਰ ਕੋਈ ਇੱਕ motorola ਵਗੈਰਾ ਵੀ ਕੋਈ ਨਵਾਂ ਸ਼ਾਇਦ ਆਇਆ. motorola ਵੀ ਸਹੀ ਹੈ. ਪਰ ਓਹਦੇ service center ਇੰਨੇ available ਨਹੀਂ ਹੈ. ਇੱਕ-ਅੱਧਾ ਹੀ ਹੈ. 'ਤੇ ਜਿਸਦੀ servicing ਵਧੀਆ ਹੁੰਦੀ ਹੈ, ਤੁਸੀਂ ਓਹ ਵਾਲੇ phone try ਕਰੋ. servicing ਤੁਹਾਡੀ samsung ਦੀ ਵਧੀਆ ਹੈ. ਠੀਕ ਹੈ, 'ਤੇ oppo ਹੋ ਗਿਆ, vivo ਹੋ ਗਿਆ. redme ਹੋ ਗਿਆ. ਇਨ੍ਹਾਂ ਦੀ ਵਧੀਆ ਇਨ੍ਹਾਂ ਵਿੱਚੋਂ ਤੁਸੀਂ choose . ok. realme ਦਾ ਹੈ ਇੱਥੇ customer care? realme ਦਾ ਹੈਗਾ. ਹਾਂਜੀ, ਇੱਕੋ ਹੀ ਹੈ ਪਰ. ok. ਵੈਸੇ problem ਤਾਂ ਨਹੀਂ ਆਉਂਦੀ ਕੋਈ ਜਿਆਦਾ ਫੋਨਾਂ 'ਚ. ਨਹੀਂ, ਨਹੀਂ. problem ਤਾਂ ਕੋਈ ਨਹੀਂ ਆਉਂਦੀ. ਪਰ ਜੇ ਆਏਗੀ ਵੀ ਤਾਂ ਠੀਕ ਵੀ ਕਰਵਾ ਸਕਦੇ ਹਾਂ ਕੋਈ ਵੱਡੀ ਗੱਲ ਨਹੀਂ. 'ਤੇ guarantee ਵਗੈਰਾ warranty ਕੀ ਹੈ ਇਹਦੀ? guarantee ਸਾਲ ਦੀ ਹੁੰਦੀ ਹੈ, ਬਾਕੀ ਜੇ extend ਕਰਵਾਉਣੀ ਹੁੰਦੀ ਆ ਤਾਂ ਓਹ ਵੀ ਹੋ ਜਾਂਦੀ ਹੈ. ਦੋ ਸਾਲ ਤੱਕ ਦੀ ਚਲੀ ਜਾਂਦੀ ਹੈ.

cash 'ਤੇ ਜੇ ਲਵਾਂਗੇ ਤਾਂ ਕੁੱਝ ਫੋਨਾਂ ਦੇ ਹੁੰਦੇ ਆ available. ਜਿਵੇਂ ਕਿ head phone ਨਾਲ ਅਅ ਮਿਲ ਜਾਂਦੇ ਆ ਜਾਂ ਫਿਰ power bank ਮਿਲ ਸਕਦਾ ਹੈ. ok. ਵੈਸੇ ਤਾਂ ਓੱਦਾਂ ਫੋਨ ਵਿੱਚ ਸਿਰਫ charger ਹੀ ਆਉਂਦਾ ਅੱਜਕਲ੍ਹ. ਹਾਂਜੀ. ਹਾਂ ਪਰ ਨਾ ਹੁਣ ਕੁੱਝ ਫੋਨਾਂ 'ਚ charger ਵੀ ਓਹ ਨਹੀਂ ਦੇ ਰਹੇ ਹੁਣ. ਇੱਕ ਫੋਨ ਆਇਆ ਓਹਦੇ ਨਾਲ charger ਨਹੀਂ ਹੈ, ਸਿਰਫ ਫੋਨ ਹੀ ਹੈ. ਜੇ charger samsung ਦੇ store 'ਤੇ ਜਾਕੇ ਉੱਥੋਂ ਦੀ charger ਖਰੀਦਣਾ ਪਏਗਾ. ਨਹੀਂ ਇਹ ਤਾਂ ਫੇਰ ਫੋਨ ਦੇ ਵਿਚ ਹੋਣਾ ਚਾਹੀਦਾ ਹੈ. ਪਹਿਲਾਂ ਤਾਂ ਆਉਂਦਾ ਸੀ charger, head phone ਸਾਰਾ ਕੁੱਝ ਹੀ ਆਉਂਦਾ ਸੀ ਵਿੱਚ. ਬਸ ਹੁਣ, ਓਹੀ ਮਹਿੰਗਾਈ ਕਰਕੇ, cost cutting ਹੁੰਦੀ ਹੈ ਇਨ੍ਹਾਂ ਦੀ.

ਹੋਰ ਫੇਰ ਕਿਹੜੇ-ਕਿਹੜੇ model ਹੈ. ਹੋਰ ਅਅ redme ਦਾ try ਕਰ ਲਵੋ. ਓਹ , ਨਾਲ ਅਅ made in india brand ਹੈ.

price ਦੇ ਹਿਸਾਬ ਨਾਲ ਅੱਲਗ-ਅੱਲਗ ਫੋਨ ਆ 'ਤੇ ਸਾਰੇ ਹੀ ਵਧੀਆ ਹੈ. ਜਿੰਨਾ price ਆਪਾਂ ਲਾਵਾਂਗੇ, ਉਸ ਹਿਸਾਬ ਨਾਲ ਵਧੀਆ ਫੋਨ ਹੈ. ok. 'ਤੇ ਆਪਣਾ iphone 'ਚ ਵੀ deal ਕਰਦੇ ਹੋ ਤੁਸੀਂ?

ਕੁੱਝ model ਹੈਗੇ ਹੈ, available ਆਪਣੇ ਕੋਲ. ok, ਕਿਹੜਾ-ਕਿਹੜਾ ਪਿਆ ਫਿਲਹਾਲ?

'ਤੇ xs ਹੈ ,twelve ਹੈ, twelve pro ਹੈ.

ok. ਮਤਲਬ ਜੇ phone exchange ਕਰਾਵਾਂ, ਮਤਲਬ ਪੁਰਾਣਾ ਜੇ ਮੈਂ ਕਟਾਵਾਂ ਕੱਟ ਲਵੋਗੇ ਵਿੱਚ? ਕੱਟ ਲਵਾਂਗੇ. ਤੁਸੀਂ ਆ ਜਾਣਾ ਆਪਾਂ ਫੋਨ ਤੁਹਾਡਾ ਦੇਖ ਲਵਾਂਗੇ. ਹਾਂ ਕੀ condition ਹੈ. ਕੀ ਆ ਓਹਦੀ ਮਤਲਬ.

ok. ok.

phone ਤਾਂ ਫਿਰ ਦੇਖਕੇ ਹੀ ਪਤਾ ਲੱਗੇਗਾ ਸਾਰਾ, ਵੀ ਕਿਵੇਂ ਦਾ ਹੈ. ਹਾਂਜੀ ਹਾਂ, ਤੁਸੀਂ ਇੱਕ ਵਾਰੀ ਆਪਣਾ ਓਰੇ ਸਾਡੀ shop 'ਤੇ ਆ ਕੇ ਵੇਖ ਲੋ, ਜਿਹੜਾ ਵੀ ਤੁਹਾਨੂੰ ਵਧੀਆ ਲਗਿਆ. ਆਪਾਂ ਫਿਰ ਕਰ ਲਵਾਂਗੇ EMI 'ਤੇ ਚਾਹਿਦਾ EMI ਵੀ ਹੋ ਜਾਵੇਗੀ. bajaj card ਬਣਿਆ ਤੁਹਾਡਾ? bajaj ਬਣਾ ਲਵਾਂਗੇ. ਬਣਿਆਂ ਤਾਂ ਨਹੀਂ ਹੋਇਆ. ਉਹਦਾ process ਦਸ ਦਵੋ ਕਿਵੇਂ ਹੈ. ਚਲੋ ਕੋਈ ਨਹੀਂ, ਤੁਸੀਂ ਆ ਜਵੋ. card ਆਪਣਾ ਆਪਾਂ ਬਣਾ ਲਵਾਂਗੇ. ਬਸ ਓਦੇ ਵਾਸਤੇ ਆਪਣੀ, ਅਅ ਬੈਂਕ ਦੀ ਕਾਪੀ ਚਾਹੀਦੀ ਹੈ, ਦੋ photos ਚਾਹੀਦੀਆਂ ਹੈ 'ਤੇ ਤੁਹਾਡਾ ਆਧਾਰ ਕਾਰਡ. ok. ਬਸ ਮਤਲਬ ਕੋਈ charges ਵਗੈਰਾ ਤਾਂ ਨਹੀਂ ਕੱਟਣਗੇ? charges ਨਹੀਂ ਬਸ ਅਅ. ਓਹੀ seventy percent 'ਤੇ ਆਪਣਾ loan ਹੋ ਜਾਂਦਾ ਹੈ. 'ਤੇ ਜਿਹੜੀ ਬਾਕੀ down payment ਹੁੰਦੀ ਹੈ, ਓਹ ਤੁਹਾਨੂੰ ਤੀਹ percent ਦੇਣੀ ਪਏਗੀ ਜਿੰਨੇ ਫੋਨ ਹੋਏਗਾ, ਓਹਦੀ ਤੀਹ percent ਦੇਣੀ ਪਏਗੀ. 'ਤੇ interest ਕਿੰਨਾ ਲੱਗੇਗਾ ਓਹਦੇ 'ਤੇ.

seven to eight percent. ok. ਤੇ minimum ਕਿੰਨੀਆ ਕਿਸ਼ਤਾ ਬਣ ਸਕਦੀਆਂ. ਅਅ maximum ਤਾਂ ਲਾ ਲਵੋ ਤੁਸੀਂ ਦੋ ਸਾਲ ਤੱਕ ਦੀ ਹੋ ਜਾਂਦੀ ਹੈ ਆਪਣੀ. minimum ਚਾਹੇ ਛੇ ਮਹੀਨੇ ਵੀ ਕਰਵਾ ਲੋ ok. ਮਤਲਬ ਜਿੰਨੀ ਕਿਸ਼ਤ ਜਿਆਦਾ ਕਰਾਗੇਂ ਓਨਾ ਵਿਆਜ ਵਧੇਗਾ. ਹਾਂਜੀ ਹਾਂ ਓਹ ਤਾਂ ਹੈਂ ਫੇਰ.

ਹਾਂਜੀ ਹਾਂ, ਨਾਲ ਅਅ offer ਵੀ ਜੇ cash ਲਵੋਗੇ, ਤਾਂ offer ਵੀ ਫ਼ਿਰ ਮਿਲ . ਕਿ credit card ਤੇ ਨਹੀਂ offer ਚੱਲ ਰਿਹਾ ਕੋਈ? credit card 'ਤੇ ਵੀ ਹੈਗੀ ਹੈ offer ten percent ਅਅ extra discount ਮਿਲ ਜਾਂਦਾ ਹੈ. ਜੇ credit card ਤੇ ਲਵੋਗੇ. ok.

ok. ok. 'ਤੇ ਆਪਣਾ ਫਿਰ ਤਾਂ iphone ਲੇਣ ਦਾ ਹੀ ਫਾਇਦਾ ਹੈ, ਜੇ ਤਾਂ EMI ਬਨਾਣੀ ਹੈ.

ਆਪਣੇ ਕੋਲ available ਹੈਗੇ ਹੈ. ਆਪਣਾ ਜਿਹੜਾ ਪਸੰਦ ਆਉਂਦਾ ਓਹ ਤੁਸੀਂ ਲੈ ਜਾਓ. ok. ਕਿਸ range ਤੱਕ ਹੈ ਵੈਸੇ iphone starting 'ਤੇ last. iphone ਅਅ. forty ਦੀ range ਤੋ starting ਹੈ.

eighty ਜਾਂ ninty five ਤੱਕ ਦੇ ਹੈਗੇ ਹੈ available. ok. ok. ਮਤਲਬ ਇਹ ਫਿਰ firsthand ਹੈ second hand ਹੈ? second hand ਵੀ ਹੈਗੇ ਹੈ 'ਤੇ ਜੇ new ਲੈਣਾਂ ਤਾਂ ਓਹ ਵੀ ਹੈਗੇ ਹੈ. ok. battery backup ਵਗੈਰਾ ਕਿੰਨਾ ਹੋਏਗਾ, ਫਿਰ percent ਓਹਦਾ.

ਉਨ੍ਹਾਂ ਦੀ ਆਪਣੀ ninety-ninety five percent ਹੈ ਬਾਕੀ ਤਾਂ ਫਿਰ ਨਵੇ ਫੋਨ ਵੀ ਹੈਗੇ ਹੈ available.

ਹਾਂਜੀ ਹਾਂ ਬਿਲਕੁਲ. ok. ਬਾਕੀ camera ਕੁਮਰਾ touch a to z check ਕਰਕੇ ਦਵੋਗੇ ਤੁਸੀਂ? ਹਾਂਜੀ ਹਾਂ. ਸਾਰਾ ਕੁੱਝ checked ਹੈ ਪਹਿਲਾਂ ਤੋਂ ਹੀ. ਤੁਸੀਂ ਜਿਨ੍ਹਾਂ ਤੋ ਮਤਲਬ buy ਕਰਦੇ ਹੋ. ਆਪਾਂ ਪਹਿਲਾਂ ਚੈਕ ਕਰ ਲੈਂਦੇ ਹੈ, ਜੇ ਕੁੱਝ ਹੁੰਦਾ ਵੀ ਹੈ. ਤਾਂ ਠੀਕ ਕਰਾ ਲੈਂਦੇ ਹਾਂ. ok. 'ਤੇ ਆਪਣਾ. ਜੇ ਕੋਈ phone ਵਗੈਰਾ ਵਿੱਚ ਕਟਾਕੇ 'ਤੇ ਬਾਕੀ payment card ਨਾਲ ਕਰਦੀਏ ਫਿਰ ਤਾਂ.

ਓਹ ਵੀ ਹੈਗੀ option ਨਾਲ ਅਅ ਫਾਇਦਾ ਹੀ ਹੈ, ਓਦੇ ਵਿੱਚ ਵੀ. ਤੁਹਾਡਾ phone ਕੱਟ ਜਾਵੇਗਾ, ਨਾਲ ਨਵਾ phone ਤੁਸੀਂ ਆਪਣੇ ਲੈ ਜਾ ਸਕਦੇ ਹੋ. ok. ਮਤਲਬ iphone ਦੇ ਬਦਲੇ ਜੇ iphone ਪੁਰਾਣਾ ਦਵੋਗੇ ਤਾਂਹੀ ਕਿ MI ਵਗੈਰਾ ਕੋਈ ਹੋਰ ਚਲ ਜਾਵੇਗਾ. ਅਅ ਤਾਂ ਚੱਲ ਜਾਵੇਗਾ ਕੋਈ ਵੀ. ਆਪਣੇ ਕੋਲ ਸਾਰੇ brands ਦੇ available ਹੈਗੇ ਹੈ phone.